health ਚਾਹੀਦੀ ਏ ਇੱਕ ਤੁਹਾਡੇ mental status ਵਾਸਤੇ ਵੀ healthy healthy ਪਣ ਚਾਹੀਦਾ ਤੁਹਾਡਾ mental status healthy ਹੋਏ ਗਾ ਨਾ ਤੁਹਾਡੀ body ਆਪੇ active ਹੋਏ ਗੀ

ਇਹ ਤਾਂ ਫਰਕ ਪੈਂਦਾ ਦੀਦੀ ਹੁਣ even ਮੈਂ nuclear family

ਹੈਗੀ ਆ ਮੈਂ ਉੱਥੇ ਜਾਨੀ ਆ ਨਾ ਤਾਂ ਬਹੁਤ ਜਲਦੀ ਇੱਕ ਹਫਤੇ ਦੇ ਵਿੱਚ ਬੀਮਾਰ ਬੀਮਾਰ feel ਕਰਨ ਲੱਗ ਜਾਨੀ ਆ ਪਰ ਜਦੋਂ ਮੈਂ ਆਪਣੀ joint family ਚ ਮਾਇਕੇ ਵੱਲ ਆਨੀ ਆ ਤੇ ਮੈਨੂੰ ਦੋ ਦਿਨ ਵਿੱਚ ਹੀ ਸਾਰਾ ਥਕਾਵਟ ਉਤਰੀ ਹੋਈ ਇੱਕ ਦਮ energetic ਲੱਗਦੇ ਏ ਕਿਉਂਕਿ ਆਸ ਪੜੋਸ ਬੁਲਾਂਦਾ ਉਹਨਾ ਕੋਲ ਬੈ ਕੇ ਬੈਠ ਸਕਦੇ ਆ ਉੱਥੇ ਆਸ ਪੜੋਸ ਹੈ ਨੀਂ ਸਾਰੀ shops ਨੇ ਕਿਦੇ ਕੋਲ

ਕੱਲਾ ਪਨ ਹਾਂ ਹਾਂ ਬਾਹਰ ਲੋਕਾ ਨੂੰ ਬਾਹਰ foreign countries ਦੇ ਵਿੱਚ ਜਿਆਦਾ ਤਰ ਜਿਵੇਂ observations ਆ ਰਹੀਆਂ ਨੇ ਉਹਦੇ ਵਿੱਚ stress ਦੀ ਬਿਮਾਰੀ ਸਭ ਤੋਂ ਜਿਆਦਾ foreign countries ਚ ਨੇ ਕਿਉਂਕਿ ਉਹ nuclear families ਨੇ ਹਰ ਇੱਕ ਕੰਮ ਚ busy ਏ ਕਿਸੇ ਕੋਲ social life ਕੁੱਝ ਵੀ ਨਹੀਂ ਏ ਕੋਈ ਗੱਲ ਕਰਨ ਵਾਸਤੇ ਬੰਦਾ ਨੀਂ time ਈ ਨੀਂ ਕਿਸੇ ਕੋਲ ਕਿਸੇ ਨਾਲ ਕਿ ਗੱਲ ਕਰਨੀ ਏ ਉਹਨਾ ਨੇ ਪਰ ਉਹ ਹਰ ਇੱਕ ਬੰਦੇ ਨੂੰ stress ਦੀ problem ਚੱਲ ਰਹੀ ਏ ਉੱਥੇ ਹਮ ਕਿਉਂ ਹੁਣ ਸਾਡੀ ਦੇਸ਼ ਚ ਆਣਾ ਸ਼ੁਰੂ ਹੋ ਗਈ ਏ

ਹਾਂ ਸਾਡੇ ਦੇਸ਼ ਵਿੱਚ ਵੀ ਆਣਾ ਸ਼ੁਰੂ ਹੋ ਗਈ ਏ ਕਾਫੀ stress ਦੀ problem ਹੋ ਰਈਆਂ ਨੇ migraine ਦੀ problems ਚੱਲ ਰਹੀਆਂ ਨੇ

ਕੱਲੇ ਬੰਦੇ ਦੀ ਵਜਾ ਤੋਂ ਹੋ ਰਹੀਆਂ ਸਭ ਕੁੱਝ

ਜਦੋ ਅਸੀਂ ਸਾਰੇ ਆਪਣੇ ਭੇਣ ਭਰਾ ਇਕੱਠੇ ਹੋ ਕੇ ਬੈਠਦੇ ਆ ਆਪਣੇ parents ਕੋਲ ਬੈਠਣੇ ਆ ਤੇ ਸਾਡੀ mental status ਬਿਲਕੁਲ ਇਹ ਜੇ ਬੜੀ ਅੱਛੀ ਜਿੰਦਗੀ ਏ ਅਸੀਂ ਦਿਲੋ ਖੁਸ਼ ਹੁੰਨੇ ਆ ਆਪਸ ਵਿੱਚ ਗੱਲ ਕਰ ਭਾਵੇ ਲੜ ਵੀ ਰਹੇ ਓ

ਬੈਠੇ ਤੇ ਆਪਣੇ ਭੇਣ ਭਰਾ ਦੇ ਕੋਲ ਈ ਹੋ ਨਾ ਤੁਹਾਡਾ ਦਿਮਾਗ ਫਾਲਤੂ ਆਲਤੂ ਫਾਲਤੂ ਗੱਲਾ ਵੱਲ ਤਾਂ ਨੀਂ ਜਾ ਰਿਹਾ ਨਾ

ਦੇਖੋ ਆਪਣੀ ਸਿਹਤ ਦਾ ਧਿਆਨ ਰੱਖੋ or ਆਪਣੇ ਘਰ ਦੀਆਂ ਦੀ ਵੀ ਸਿਹਤ ਦਾ ਧਿਆਨ ਰੱਖੋ ਕਦੀ phone ਕਰਦੇ ਰਿਹਾ ਕਰੋ

ਹਾਂ phone ਕਰਨ ਨਾਲ ਵੀ ਬਹੁਤ ਬਹੁਤ ਬੰਦਾ relief feel ਕਰਦਾ

okay ਫਿਰ ਕਰਨੇ ਆ ਗੱਲ ਕਿਸੀ ਦਿਨ

ਮੈਂ ਨਾ ਤੁਹਾਨੂੰ ਪੁੱਛਣਾ ਸੀਗਾ ਜਿਹੜਾ purse ਤੇ ਆਪਾਂ cutting ਕਰਦੇ ਆ ਨਾ

ਅੱਛਾ ਤੁਸੀਂ purse ਬਣਵਾਣੇ

ਅੱਛਾ ਕਿੰਨਾ ਮਤਲਬ ਲੰਬਾਈ ਚੋੜਾਈ ਕਿੰਨੀ ਰੱਖ ਆ ਬਣਵਾਣੀ ਤੁਸੀਂ ਕਿੰਨਾ ਕ ਬੜਾ ਮਤਲਬ hand ਦਾ ਮਤਲਬ ਜਿਹੜਾ hand ਵਿੱਚ ਫੜਦੇ ਆ ਨਾ ਆਪਾਂ ਉੱਦਾ ਦਾ purse ਬਣਵਾਣਾ ਸੀਗਾ

ਨਹੀਂ ਜੀ ਨਹੀਂ ਛੋਟਾ ਹੀ ਬਣਾਨਾ

ਉਹਦੀ ਲੰਬਾਈ ਚੋੜਾਈ ਮਤਲਬ ਕਿੱਦਾ ਰੱਖਦੇ ਆਪਾਂ ਕਿੰਨੀ ਕੁ ਰੱਖਦੇ ਆ ਉਹ ਬੱਸ ਪੁੱਛਣਾ ਸੀ ਹਾਂਜੀ ਹਾਂਜੀ ਉਹਦੀ ਲੰਬਾਈ ਚ ਤਾਂ ਉਹ ਹੋਊਗਾ ਉਹ ਵੀਹ ਕ ਇੰਚ ਤੇ ਚੋੜਾਈ ਵਿੱਚ ਉਹ ਪੰਜ ਛੇ ਛੇ ਕ ਬੱਸ ਬਹੁਤ ਇੰਨਾ ਕ

ਫੇਰ ਉਸ ਚ pockets ਵਗੈਰਾ ਕਿੰਨੀਆਂ ਹੋਣ ਗਿਆ pockets ਤਾਂ ਤੁਸੀਂ ਦੱਸੋ ਤੁਸੀਂ ਕਿੰਨੀ ਲਵਾਣਾ ਚਾਉਂਦੇ ਓ ਨਾ ਤੁਸੀਂ ਜਿਵੇਂ ਮਤਲਬ ਕੀ ਲੱਗਵਾਣਾ ਚਾਉਂਦੇ ਓ ਨਾ ਕਈ ਵਿੱਚ ਲੱਗਵਾਂਦੇ ਏ ਚਾਰ ਚਾਰ pocket ਇੱਕ side ਚਾਰ pocket ਇੱਕ side ਤੇ ਲੰਬੀਆਂ pockets ਚਾਰ ਚਾਰ ਚਾਰ pockets ਉਹ ਵਾਲੀਆਂ ਹੁੰਦੀਆਂ ਲੰਬੀਆਂ ਤੁਸੀਂ ਕਿਸ ਤਰਾਂ ਲੱਗਵਾਣਾ ਚਾਹੁੰਦੇ ਓ ਤੁਸੀਂ ਦੱਸੋ

ਤੇ ਇੱਕ zip ਵਾਲੀ ਹੋਜੇ ਮਤਲਬ ਤਿੰਨ pockets ਹੋ ਗਈਆਂ ਲੰਬੀਆਂ ਵਾਲੀਆਂ

ਤੇ ਚਾਰ ਚਾਰ ਨਾਲ ਸਾਈਡਾ ਪਰ ਹੋਣ ਚਾਰ ਚਾਰ pockets ਲੱਗਵਾਣੀ ਏ

ਛੋਟੀਆਂ ਵਾਲੀਆਂ ਉਸ ਦਾ cover ਮਤਲਬ ਕੀ ਫੇਰ ਬਾਹਰ ਲਾ front ਕਿਸ ਤਰਾਂ ਰੱਖਣਾ ਤੇ back ਅੰਦਰਲੀ side ਕਿਸ ਤਰਾਂ ਰੱਖਣੀ ਏ ਬੱਸ ਉਵੇ ਜਿਵੇਂ purse ਨੇ flap ਵਾਲਾ ਨੀ purse ਹੁੰਦਾ ਹੈਗਾ

flap ਵਾਲਾ ਬਣਵਾਣਾ ਤੁਸੀਂ purse flap ਵਾਲਾ ਮਤਲਬ ਕੀ ਬਾਹਰਲੀ side ਤੁਸੀਂ ਕੋਈ ਆ decoration ਕਰਵਾਉਣੀ ਨੇ ਉਨੇ ਵਾਰਲਿਸ਼ ਏ ਹਾਂ ਹੋਜੇ ਕੋਈ ਵੀ ਮਤਲਬ ਜਿਵੇਂ ਕਪੜਾ ਹੁੰਦਾ ਕਈ ਵਾਰ decorate ਵਾਲਾ ਹਨਾ

ਜਾਂ ਕੋਈ ਇਹ ਜਾ ਮਤਲਬ ਕੋਈ ਵੀ hand ਦਾ ਕੁੱਝ ਹੋ ਜਾਂਦਾ ਜਾਂ ਮਸ਼ੀਨੀ ਘੱਡਾਈ ਦਾ ਹੋ ਗਿਆ ਹਦੇ ਉੱਤੇ ਉਹ ਹੋ ਜਾਂਦਾ work ਹੋਇਆ ਪਿਆ ਹੁੰਦਾ ਕਈ ਵਾਰੀ ਕਪੜੇ ਤੇ ਹੁੰਦਾ ਨਾ

ਅੰਦਰ ਵਾਲਾ ਕਪੜਾ ਮੈਂ fix ਕਰਵਾ ਦੁਗੀ ਤੁਹਾਨੂੰ ਪਰ ਮਸੀਂ ਇਹ ਪੁੱਛ ਰਹੀ ਸੀ ਕਪੜਾ ਮਤਲਬ ਕਿੰਨਾ ਕੁ ਮਤਲਬ ਚਾਹੀਦਾ ਹੁੰਦਾ ਉਹਦੇ ਲਈ ਉਹਦੇ ਲਈ ਜਿਆਦਾ ਤੋਂ ਜਿਆਦਾ ਤਰ ਤਾਂ ਡੇਡ ਕ meter ਦੇ ਵਿੱਚ complete ਹੋ ਜਾਂਦਾ

ਜੇ plain ਵਾਲਾ ਅੰਦਰ ਲੱਗਵਾਣਾ ਜੇ ਤੁਸੀਂ ਕੋਈ ਬਾਹਰ ਕੱਡਾਈ ਕਰਦੇ ਓ madam ਉਹ ਅਲੱਗ ਤੋਂ ਇੱਕ piece ਅਲੱਗ ਤੋਂ ਕਰਵਾਣਾ ਪੈਣਾ ਉਹ

ਤੇ ਮਤਲਬ ਕੀ zip ਵਗੈਰਾ ਕਿੰਨੀ ਲੱਗ ਵਾਣਾ ਚਾਉਂਦੇ ਓ ਤੁਸੀਂ ਅੰਦਰਲੀ side ਠੀਕ ਏ ਉਹ ਤਾਂ ਫੇਰ ਪੂਰੀ ਲੰਬਾਈ ਵਿੱਚ zip ਲੱਗਣੀ ਏ ਪੂਰੀ ਜਿਹੜੀ ਲੰਬੀ ਵਾਲੀ ਹੁੰਦੀ ਏ ਨਾ ਜਿਵੇਂ ਤੁਸੀਂ ਕਹਿ ਰਹੇ ਓ

ਲਗਵਾਣੀ ਏ ਜਾਂ ਦੋ ਜੀਪਾ ਲਵਾਣੀ ਏ ਮੈਂ ਉਹ ਪੁੱਛ ਰਹੀ ਆ

ਅੱਛਾ ਇੱਕ zip ਲਵਾਣੀ ਏ ਇੱਕ zip ਮਤਲਬ ਕੀ ਅੰਦਰ ਲੱਗ ਜੂ ਗੀ ਬਾਹਰਲੀ side ਇੱਕ zip ਲੱਗ ਗਈ

ਦੋ ਤਿੰਨ ਵੱਡੀਆਂ ਹੋ ਗਈਆਂ

ਅੱਛਾ ਤਿੰਨ ਵੱਡੀਆਂ pockets ਤੇ ਚਾਰ ਚਾਰ ਛੋਟੀਆਂ

ਤੇ ਵਿੱਚ ਕੋਈ ਮਤਲਬ ਕੋਈ ਗੁਪਤ zip ਤਾਂ ਨਹੀਂ ਲਗਵਾਣੀ ਹੈਗੀ ਕੋਈ ਚੋਰ ਜੇਬ ਕਹਿ ਦਿੰਦੇ ਆ ਜਿਹਨੂੰ ਆਪਾਂ

ਤੇ handle ਕਿਸ ਤਰਾਂ ਦਾ ਚਾਉਂਦੇ ਓ ਤੁਸੀਂ ਜੋ teacher button ਵਗੈਰਾ ਜੋ ਇਸ ਤਰਾਂ ਚਾਉਂਦੇ ਓ ਕੋਈ ਉਸ ਤੇ handle ਲਗਵਾਣਾ ਚਾਉਂਦੇ ਓ ਜਾਂ ਕੋਈ ਆ ਦੂਸਰੀ ਤਰਾਂ

simple magnate ਉਹਦਾ ਮਤਲਬ ਕੀ side ਵਾਲਾ ਪਾਣੇ ਨੂੰ ਪੁਆਣਾ ਜਾਂ ਕੱਲਾ ਹੱਥ ਚ ਪਾਣੇ ਵਾਲਾ

side ਤੇ ਮਤਲਬ ਕਿਡੀ ਲੰਬੀ side ਚਾਹੀਦੀ ਤੁਹਾਨੂੰ ਕਮਰ ਤੱਕ

ਠੀਕ ਏ ਕਮਰ ਤੱਕ ਉਹ ਵਾਲਾ ਹੋ ਜੂਗਾ ਤੇ ਉਸ ਤੋਂ ਬਾਅਦ ਤੁਸੀਂ ਮਤਲਬ ਨਾ ਆਪਾਂ ਨੇ ਆ ਜਿਹੜਾ ਆਪਣਾ side ਪਰ ਆ ਲਗਾਣੀ ਏ ਨਾ ਮਤਲਬ ਆਪਾਂ ਨੇ ਤੇ ਜਿੱਦਾ ਅਸੀਂ ਲਗਾਣੀ ਏ side ਤੇ

ਤੇ ਉਹ ਆਪਾਂ ਨੇ ਇੱਦਾ ਨੀ ਹੈਗਾ ਬੀ ਉਹ ਲਗੀ ਓ ਰਹੇ ਵੀ ਉਹਨੂੰ ਨਾ ਆਪਾਂ ਉਤਾਰ ਵੀ ਸਕਦੇ ਇੱਦਾ ਦੀ ਲਗਾਈਉ

hand ਵਾਲਾ ਵੀ ਮਤਲਬ hand ਚ ਪਕੜਣਾ ਤਾਂ hand ਚ ਵੀ ਪਕੜ ਸਕੀਏ ਤੇ ਆਪਾਂ ਜੇ ਉਹ ਨਹੀਂ ਪਾਣਾ ਮਤਲਬ side ਤੇ ਨਹੀਂ ਪਾਣਾ ਹੈਗਾ ਤਾਂ ਆਪਾਂ ਉੜ ਨੂ ਉਤਾਰ ਕੇ ਰਖ ਸਕੀਏ side ਤੇ ਅੱਛਾ ਤੁਸੀਂ ਦੋ ਚੀਜ਼ਾ ਲਗਾਣਾ ਚਾਉਂਦੇ ਓ ਮਤਲਬ ਕੀ ਵੀ ਹੱਥ ਚ ਈ ਫੜੇ ਹੋ ਜਾਵੇ

ਤੇ ਦੂਸਰਾ zip ਆ handle ਦੂਸਰਾ ਵੀ ਲਗਵਾ ਸਕੀਏ ਉਹਨਾ ਨੂੰ

ok ਤੇ ਫੇਰ ਉਸ ਦੇ ਵਿੱਚ ਤੁਸੀਂ ਆ ਕਿਸ ਤਰਾਂ ਕੀ ਮਤਲਬ ਕੀ ਕਰਵਾਣਾ ਚਾਉਂਦੇ ਓ ਪਹਿਲਾਂ ਤਾਂ ਇੱਕ ਮੈਂ purse ਦੀ ਕਿਤ੍ਟਿੰਗ ਕਰਕੇ ਤੁਹਾਨੂੰ ਦੱਸ ਦੁਗੀ ਬਈ ਕਿਸ ਤਰਾਂ ਬੀ ਕਿਸ ਤਰਾਂ ਕਿਸ ਤਰਾਂ ਬਣਨਾ

ਇਹ ਖੜਵਾਂ ਖੜਵਾਂ purse ਬਣਾਨਾ ਜਾਂ ਦੂਸਰੀ ਤਰਾਂ melt ਵਾਲਾ

ਦੂਸਰੇ ਤਨੇ ਤਾਂ ਉਈ ਮੁਰਜਾ ਜੇ ਜਾਂਦੇ ਏ ਨਾ ਫ਼ਿਰ ਉਹ ਖਰਾਬ ਕੰਮ ਕਿਸ color ਚ ਬਣਾਨਾ ਚਾਉਂਦੇ ਏ ਕਿਹੜਾ color ਬੱਸ ਜੋ ਅੱਜਕਲ ਚਲਦੇ ਏ ਜਿਵੇਂ ਉਹ ਹੋ ਗਿਆ ਮਿੱਟੀ ਰੰਗਾ ਜਾ color ਹੁੰਦਾ ਜਿਹੜਾ

ਵੇਸੇ ਅੱਜਕਲ ਨਾ ਦੂਸਰੇ purse ਬਹੁਤ ਅੱਛੇ ਚੱਲ ਰਹੇ ਏ ਜਿਵੇਂ leather ਦੇ purse ਚੱਲ ਰਹੇ ਏ ਨਾ ਅੱਜਕਲ

ਇਹ leather ਵਾਲੇ ਬਹੁਤ ਅੱਛੇ ਚੱਲ ਰਹੇ ਹੈ ਬੱਸ ਉਹ ਵਾਲੇ purse ਦੇ ਵਿੱਚ ਜਿਵੇਂ ਹੁੰਦਾ ਨਾ ਆ ਆ double zips ਹੁੰਦਿਆ ਉਹਦੀਆ

ਤੇ ਉਹਦੇ handle ਵੀ ਦੋ ਤਰਾਂ ਦੇ ਹੁੰਦੇ ਏ ਮਤਲਬ ਕੀ ਹੱਥ ਚ ਵੀ ਫੜ ਸਕਦੇ ਓ ਤੁਸੀਂ ਜਾਂ ਫੇਰ side ਤੇ ਲਟਕਾ ਵੀ ਸਕਦੇ ਆ

ਨਹੀਂ ਮੈਂ ਕਪੜਾ ਪੁੱਛ ਰਹੀ ਸੀ ਜਿਵੇਂ ਕਪੜੇ ਦਾ ਹੀ ਹੋਵੇ purse ਤਾਂ but ਉਹ ਕਪੜਾ ਮਤਲਬ ਕਿਹੜਾ best ਰਹੇਗਾ

ਬੀ ਅੰਦਰ ਲਈ ਤਾਂ ਇਹ ਹੋ ਗਿਆ cotton ਜਾ grace cotton

ਬਾਹਰ ਜਿਵੇਂ ਤੁਸੀਂ finishing ਲਈ ਤਾਂ finishing ਲਈ ਤਾਂ grace cotton ਹੀ ਹੋਊਗਾ ਜਾਂ ਫੇਰ ਸਲੀਨ ਦਾ ਕਪੜਾ ਹੋ ਗਿਆ ਹਨਾ ਸਲੀਨ ਦਾ best ਰਹਿ ਜਾਂਦਾ ਸਲੀਨ ਦੇ ਉਪਰ ਕੋਈ ਕੱਡਾਈ ਕੱਡਵਾ ਲੋ ਜਾਂ ਮਸ਼ੀਨੀ ਕੱਡਾਈ ਜਾਂ ਕੱਡਾਈ ਕੱਡੇ ਵੀ ਮਿਲ ਜਾਂਦੇ ਏ ਜਾਂ print ਵਾਲੇ ਮਿਲ ਜਾਣੇ ਏ

ਕਵਨਾ ਜਿਸ ਤਰਾਂ ਤੁਸੀਂ ਕਰਨਾ ਚਾਉਂਦੇ ਹੋ

ਮਤਲਬ ਕਿੱਦਾ ਮਤਲਬ ਕਿਆ ਮਤਲਬ process ਹੋਊਗਾ ਜਿਵੇਂ ਆਪਾਂ ਬਣਾਉਣਾ purse ਨੂੰ ਹਨਾ ਵੀ ਆਪਾਂ ਨੂੰ starting ਉਹਦੀ ਕਿਵੇਂ ਕਰਾਂਗੇ cutting ਜਿਵੇਂ ਕਰਨੀ ਏ ਮਤਲਬ ਬੜਿਆ ਜੋ ਤੁਸੀਂ ਦੱਸ ਤਾਂ ਵੀਹ ਤੇ ਛੇ ਇੰਚ ਦੀ ਹਨਾ ਤੇ ਜਿਹੜੇ ਛੋਟੀਆਂ pockets ਉਹਨਾ ਦੀ cutting ਕਿੰਨੀ ਹੋਊਗੀ ਉਹਨਾ ਦੀ pocket ਦੀ cutting same ਜਿਵੇਂ ਵੀਹ ਇੰਚ ਚੋੜਾਈ ਰੱਖੀ ਨਾ ਆਪਾਂ ਨੇ

ਵੀਹ ਇੰਚ ਦੀ ਚੋੜਾਈ ਰੱਖੀ ਏ ਬੜੀ ਏ ਜਿਹੜੇ ਛੋਟੇ pocket ਹੁੰਦੇ ਏ ਛੋਟੇ pocket ਵੀਹ ਇੰਚ ਦੀ cutting ਹੋਊਗੀ

ਓ ਅੱਧੇ ਅੱਧੇ ਇੰਚ ਦਾ ਫ਼ਰਕ ਪੈਜੇ ਗਾ ਜਾਂ ਇੱਕ ਇੱਕ ਇੰਚ ਦਾ ਫ਼ਰਕ ਪੈ ਜੇ ਗਾ ਉਹ ਛੋਟੀਆਂ ਹੋ ਜਾਣਗੀਆਂ ਥੋੜੀ ਥੋੜੀ pocket

ਉਸ ਤੋਂ ਬਾਅਦ ਉਹਦੀ ਕਬੇ ਸੀਨ ਲਾ ਦੋ center ਦੀ

center ਜੇ ਹੋਇਆ ਨੀ ਜਦ center ਦੀ machine ਲੱਗ ਗੀ ਤਾਂ ਇੱਕ side ਉਹ ਹੋ ਗਿਆ ਮਤਲਬ ਕੀ ਦੂਸਰੇ ਵਾਲੇ ਤਿੰਨ ਪੋਕੀਟਾ ਇਸ side ਹੋ ਗਈਆਂ ਤਿੰਨ ਪੋਕੀਟਾ ਉਸ side ਹੋ ਗਈਆਂ ਜਿਸ ਤਰਾਂ ਤੁਸੀਂ ਚਾਹਉਣੇ ਓ ਉਹ ਫੇਰ ਜਦ center ਚ ਸੀਨ ਉਹ ਤਿੰਨ ਪੋਕੀਟਾ ਇੱਧਰ ਤਿੰਨ ਪੋਕੀਟਾ ਉੱਧਰ ਲੱਗ ਜਾਣੀਆਂ ਦੋਵਾ side

ਫੇਰ ਉਹਦੇ ਬਾਅਦ ਉਹ ਜਿਵੇਂ ਮਰਜੀ ਤੁਸੀਂ ਕਹਿਣੇ ਓ ਕੀ ਕਪੜਾ ਬਾਹਰ ਲਗਵਾਣਾ ਤਾਂ ਕਪੜਾ ਬਾਹਰ ਦੀ ਆ ਆ ਲਗਾ ਕੇ ਨਾ finishing ਕਰ ਕੇ ਉਹਦੀ ਜਿਵੇਂ finishing ਕਰੀ ਏ ਆਪਾਂ ਨੇ ਕਪੜੇ ਦੀ ਉਸ ਹਿਸਾਬ ਨਾਲ ਦਰਜਾ ਕੋਈ ਆਪਾਂ ਨੇ decorate ਕਰਨਾ ਜਾਂ ਕੁੱਝ ਅੰਦਰ ਕੁੱਝ ਹੋਰ ਚੀਜ ਚਾਹੀਦੀ ਏ

ਉਸ ਹਿਸਾਬ ਨਾਲ ਵੀ ਕੁੱਝ ਵੀ ਲੱਗ ਸਕਦਾ